ਤੇ ਕੋਈ ਗੱਲ ਨੀ ਤੇ ਉਹਦੇ ਉੱਪਰ ਗਲਾ ਰੱਖ ਕੇ

ਉਹ ਕੱਟ ਹੀ ਲੈਣਾ

ਹਾਂ ਮੈਂ ਕਿਹਾ ਜਿਹੜਾ ਤੁਸੀਂ ਗਲਾ ਬਜਾਰੋਂ ਲਿਆਵੋ ਬਣੇ ਬਣਾਏ ਮਿਲਦੇ ਨੇ

ਕੱਪੜਾ ਕਿਹੜਾ ਰੱਖਣਾ ਸੂਟ ਦਾ ਕੇ ਅਲੱਗ ਜਿਹੜਾ ਸੂਟ ਦਾ ਜੀ ਸੂਟ ਦਾ ਕੱਪੜਾ ਜਿਹੜਾ ਸੂਟ ਨੂੰ ਜਿਹੜਾ ਸੂਟ ਸੀਨਾ ਤੁਸੀਂ

ਹਾਂਜੀ ਚੋਰਸ ਦਾ ਚੋਰਸ piece ਕੱਟ ਲੈਣਾ ਮਤਲਬ ਕੀ ਇੱਕ ਇੰਚ ਇੱਧਰੋਂ ਫਾਲਤੂ ਰੱਖਣਾ ਗਲਾ ਜਿਹੜਾ ਤੁਸੀਂ ਜਿੰਨਾ ਬਣਾਉਣਾ ਇੱਕ ਇੰਚ ਉੱਧਰ ਰੱਖ ਕੇ ਚੋਰਸ piece ਲੈਕੇ ਗਲਾ ਮਤਲਬ ਕੀ

ਹਮ ਹਾਂਜੀ ਕੱਚਾ ਕਰਲੋ ਸੀਨ ਮਾਰਲੋ ਫ਼ੇਰ ਉਹਨੂੰ ਜਿਹੜਾ ਤੁਸੀਂ ਆਪਣਾ ਕਮੀਜ਼ ਸੀਨਾ ਉਹ

ਤੇ ਕਰਕੇ ਫ਼ੇਰ ਉਹਨੂੰ ਉਲਟਾ ਕਰ ਲੈਣਾ

ਕਮੀਜ਼ ਕਮੀਜ਼ ਨੂੰ ਉਲਟਾ ਕਰਨਾ ਜਾਂ ਗਲੇ ਨੂੰ

ਫ਼ੇਰ ਤੁਸੀਂ ਸੀਨ ਮਾਰੀ ਨਾ ਗੋਲ ਸੀਨ ਮਾਰੀ ਜਿਵੇਂ ਕੱਪੜਾ ਰੱਖ ਕੇ ਤੇ ਉੱਤੇ ਕੱਪੜਾ ਰੱਖ ਕੇ ਉੱਪਰੋਂ ਸੀਨ ਮਾਰੀ ਜਿਹੜਾ ਵੀ ਗਲਾ ਬਣਾਇਆ

ਅੱਛਾ ਹਾਂਜੀ

ਪਹਿਲਾਂ ਸਲਾਈ ਕਰ ਲੈਣੀ ਹੈ ਨਾ ਪਹਿਲਾਂ ਕਟਾਈ ਕਰ ਲੈਣੀ ਜਿਹਨੇ ਜਿਹਨੇ ਸੀਨ ਮਾਰ ਲਈ ਹੈ ਉਹ ਜੋ ਵਿਚਲਾ round ਰਿਹ ਗਿਆ ਉਹਨੂੰ ਅਸੀਂ cutting ਕਰ ਲੈਣੀ ਕੇੰਚੀ ਨਾਲ ਅੱਛਾ ਠੀਕ ਹੈ ਹਾਂ ਫ਼ੇਰ ਉਹਨੂੰ ਉਲਟਾ ਕਰ ਲੈਣਾ ਤਾਂਕਿ ਪਰੇਸ਼ਾਨੀ ਨੀ ਕੋਈ ਹੋਵੇਗੀ ਫ਼ੇਰ ਉਹਨੂੰ ਚਾਰੋਂ ਤਰਫ਼ ਮਸ਼ੀਨ ਦੇ ਨਾਲ ਇੰਝ ਕਰਕੇ ਗੋਲਾਈ ਚ ਸੀਨ ਮਾਰ ਲੈਣੀ ਹੈ ਤੁਹਾਡਾ ਗਲਾ ਬਹੁਤ ਅੱਛਾ ਬਨੇਗਾ ਅੱਛਾ ਅੱਛਾ ਠੀਕ ਹੈ ਜੇ ਪਾਈਪਿੰਨ ਲਗਾਉਣੀ ਹੋਵੇ ਗਲੇ ਦੇ ਨਾਲ ਹੀ ਉਹ ਬਾਅਦ ਹੀ ਲੱਗਦੀ ਹੈ ਪਹਿਲੇ ਲੱਗਦੀ ਹੈ

ਇਹਨਾ ਦੇ ਪਾਈਪਿੰਨ ਲੱਗਣ ਦਾ ਕੋਈ ਰੋਲ ਹੀ ਨਹੀਂ ਹੈ ਪਾਈਪਿੰਨ ਲੱਗਣੀ ਪਿੱਛੇ ਪਿੱਛੇ ਜੇ ਤੇ ਤੁਸੀਂ ਪਾਈਪਿੰਨ ਜੇ ਤੇ ਤੁਸੀਂ ਪਾਈਪਿੰਨ ਲਗਾਉਣੀ ਹੈ ਫ਼ੇਰ ਤੁਹਾਨੂੰ ਗਲਾ ਬਣਾ ਕੇ ਉੱਤੇ ਲਗਾਉਣਾ ਪਵੇਗਾ

ਹਾਂਜੀ ਸਿੱਧੇ ਪਾਸੇ ਲਗਾਉਣਾ ਪਵੇਗਾ ਜੇ ਤੁਸੀਂ ਪਾਈਪਿੰਨ ਮਤਲਬ ਕੇ ਨਹੀਂ ਲਗਾਉਣੀ ਤਰ ਫ਼ੇਰ ਤੁਹਾਨੂੰ ਉਲਟਾ ਕਰਨਾ ਪਵੇਗਾ

ਅੱਛਿਆ ਮੈਨੂੰ ਇੱਕ ਹੋਰ ਗੱਲ ਦੱਸੋ

ਕੱਟਦੇ ਆ ਉਹਦੇ ਚ ਬੱਚਿਆਂ ਦੇ ਤਿਰੇ ਜਾਂ ਵੱਡਿਆਂ ਦੇ ਤਿਰੇ ਦਾ difference ਕੀ ਹੁੰਦਾ ਕਿੰਨੇ ਕੁ ਤਿਰੇ ਰੱਖੀ ਦੇ ਨੇ ਗਲੇ ਓਰ ਮੋਢੇ ਦੇ ਵਿੱਚ

ਹਾਂਜੀ or ਸਾਡਾ ਤੀਰਾ ਜਿਵੇਂ ਤੁਸੀਂ ਬੱਚੇ ਹੀ ਹੋ ਸਾਡੇ ਵਾਸਤੇ or ਜਾਂ ਅਸੀਂ ਬਰਾਬਰ ਆ ਮਤਲਬ ਕੀ ladies or ਬਜੁਰਗ ਜਨਾਨੀ ਦਾ

ਸਾਢੇ ਤਿੰਨ ਸਾਢੇ ਤਿੰਨ ਇੰਚ ਜਾਂ ਤਿੰਨ ਇੰਚ ਤਿੰਨ ਇੰਚ ਠੀਕ ਹੈ

ਕਈ ladies ਤਾਂ ਚਲੋ ਹੁੰਦੀਆਂ ਵੱਡੀਆਂ ਨੇ ਪਰ ਉਹਨਾ ਦੇ ਤਿਰੇ ਆਪਾਂ ਜਿਵੇਂ ਕਹਿੰਦੇ ਨੇ ਸਾਢੇ ਤਿੰਨ ਰੱਖਿਆ ਤਾਂ ਕਿੰਨਾ ਆਇਆ ਸੱਤ ਆਇਆ ਨਾ

ਉਹ ਡਿੱਗਦੇ ਤਾਂ ਨੇ ਕਿਉਂਕਿ ਉਹ ਜਿਵੇਂ ਹੁਣ ਸਾਡਾ ਵੀ ਉਮਰ ਦੇ ਹਿਸਾਬ ਨਾਲ ਮਾਸ ਤਿਲਕ ਜਾਂਦਾ ਉਹਨੂੰ ਅਸੀਂ ਤਿਰੇ ਨੂੰ ਅਸੀਂ ਕਮ ਕਰ ਲੈਂਦੇ ਹਾਂ ਕਮ ਕਰਦੋ

ਅੱਛਿਆ ਤੇ ਸਲਾਈ ਜਿਵੇਂ ਸੂਟ ਸਿਲਤਾ ਗਲਾ ਬਨਾਤਾ ਕਈ ਤੇ ਤਿਰੇ ਡਿੱਗ ਜਾਂਦੇ ਨੇ ਫ਼ੇਰ ਵੀ ਡਿੱਗਦੇ ਰਹਿੰਦੇ ਨੇ ਗਲੇ ਡਿੱਗ ਰਹੇ ਨੇ ਮੇਰਾ ਮੋਢਾ ਡਿੱਗ ਰਿਹਾ ਉਹਨੂੰ ਕਿਵੇਂ ਠੀਕ ਕਰੀਏ ਜਿਵੇਂ ਅਸੀਂ ਵੱਡੇ ਗਲੇ ਪਾਉਣੇ ਹਾਂ ਕਈ ਪਿੱਛੋ ਵੀ ਅੱਗੋਂ ਵੀ ਵੱਡੇ ਗਲੇ ਪਾਉਣੇ ਹਾਂ ਉਹ ਤੇ ਤਿਰੇ ਡਿੱਗਣਗੇ ਕਿਉਂਕਿ ਸਾਡਾ ਮਾਸ ਹੁਣ ਤਿਲਕ ਗਿਆ

ਨਾ ਹੋਵੇ ਉਹ ਗਲਾ ਕਦੇ ਨੀ ਡਿੱਗੂਗਾ ਦੁ ਮਤਲਬ ਜੇ ਦੁੰਗ ਹੋਵੇ ਡੂੰਘਾ ਹੋਵੇ ਤੇ ਲੇਕਿਨ ਚੋੜਾਈ ਚ ਨਾ ਹੋਵੇ ਅੱਛਾ ਮਤਲਬ ਚੋੜਾਈ ਘੱਟ ਕਰ ਦਿਓ ਜੇ deep ਗਲਾ

ਅੱਛਾ ਠੀਕ ਹੈ ਠੀਕ ਹੈ or ਬਾਕੀ ਅੱਗੋਂ ਜਿਹੜਾ ਕਮੀਜ਼ ਅਸੀਂ ਸੀ ਰਹੇ ਹਾਂ ਉਹਦੀ ਥੋੜੀ ਅਗਲੇ ਹਿੱਸੇ ਚੋਂ f ਬਾਜੂ ਕੋਲੋਂ ਅੱਗੇ ਜਾ ਕੇ ਕਟਾਈ ਪਾਉਣੀ ਅੱਧੇ ਦਿਨ ਚ ਜਰੂਰ ਪਾਉਣੀ ਪੈਂਦੀ ਹੈ ਕਿਉਂਕਿ ਆਹ ਜਗ੍ਹਾ ਦੀ ਜਿਹੜੀ ਖਿਚਾਵ ਜਿਹੜਾ ਵਿੱਚ ਵੱਟ ਨੀ ਪੈਂਦੇ

ਮੈਂ ਨਾ ਸੋਚ ਰਹੀ ਹਾਂ ਜੇ ਮੈਂ ਸਲਾਈ ਸਿੱਖੀ ਤੇ ਬੜੀ ਛੋਟੀ ਉਮਰ ਸੀ eighth class ਚ ਫ਼ੇਰ

ਸੂਟ ਸੀ ਲੈਣੇ ਉਸ ਤੋਂ ਬਾਅਦ ਛੱਡ ਤੇ ਉਹ ਕਦੀ ਕਦੀ ing ਕਦੀ ਕਦੀ ਸਿਲ ਲੈਣੀ ਹਾਂ ਆਪਣੇ ਘਰ ਬੈਠੇ ਆਪਣਾ ਸੂਟ ਤੇ ਭੁੱਲ ਜਾਂਦੀ ਹਾਂ ਮੈਂ ਸੋਚ ਰਹੀ ਹਾਂ ਥੋੜੇ ਕੋਲ ਆ ਕੇ ਨਾ ਫ਼ੇਰ ਇੱਕ ਅੱਧਾ ਸੂਟ ਸਿਲਾ ਸਲਾਈ ਕਰਾਂ

ਸੂਟ ਤੇ ਚਲੋ ਫ਼ੇਰ ਵੀ ਥੋੜਾ ਬਹੁਤ ਸਿਲ ਲੈਣੀ ਹਾਂ ਚਲੋ ਸਲਾਈਆਂ ਮਾਰਤੀਆਂ ਕਿਸੇ ਤੋਂ cutting ਕਰ ਕੇ ਗਲਾ ਲਵਾ ਕੇ ਕਛੇਰੇ ਸਿਲਨੇ ਨੀ ਆਉਂਦੇ ਕਛੇਰੇ ਦੀ cutting ਸਿਖਾ ਦੇਣਾ ਮੈਨੂੰ ਕਛੇਰੇ ਦੀ cutting ਤਾਂ ਏਸੇ ਹੀ ਹੁੰਦੀ ਹੈ ਜਿਵੇਂ ਅਸੀਂ ਮਤਲਬ ਕੇ ਚੋਰਸ ਕੱਪੜਾ ਲੈਲਿਆ

ਚੋਰਸ ਕੱਪੜਾ ਲੈ ਲਿਆ ਤੇ ਉਹਨੂੰ ਅਸੀਂ ਲੰਬਾਈ ਵਿੱਚ ਦੋਨੋ ਪਾਸੇ ਕੀ ਸਾਈਡਾ ਇੰਝ ਕਰਕੇ ਉਹਨੂੰ ਦੁਹਰਾ ਕਰਲੋ ਚੋਰਸ ਕੱਪੜਾ ਲੈਕੇ ਨਾ ਜਿੰਨੀ ਅਸੀਂ ਮਤਲਬ ਕੀ ਆਪਣੇ ਕਛੇਰੇ ਦੀ length ਲੈਣੀ ਹੈ ਉੰਨੀ length ਲੈਕੇ ਉਹਨੂੰ ਅਸੀਂ ਦੁਹਰਾ ਕਰ ਦੇਣੇ ਹਾਂ ਅਗਰ ਮੰਨਲੋ ਅਸੀਂ expose ਕਰੋ ਮੈਂ ਸਤਾਰਾਂ ਇੰਚੀ ਦਾ ਲਿਆ ਪੰਦਰਾਂ ਇੰਚ ਦਾ ਲਿਆ ਉਹਨੂੰ ਅਸੀਂ double ਕਰ ਦੇਣੇ ਹਾਂ ਕੱਪੜੇ ਨੂੰ

double ਕਰਕੇ ਨਾ ਦੋਨੋ ਸਈਡਾ ਤੋਂ ਸੀਨ ਮਾਰ ਦਿੰਨੇ ਹਾਂ ਅਸੀਂ ਨਹੀਂ ਮੈਨੂੰ ਨਾ ਸਮਝ ਨੀ ਆਇਆ ਗੱਲ ਹੈਗੀ ਹੈ ਸਮਝ ਲੋ ਇੱਕ ਪੂਰਾ ਖੁੱਲਾ ਕੱਪੜਾ ਹੈ ਉਹਨੂੰ ਪਹਿਲੇ double ਕੀਤਾ ਫੇਲਾਇਆ ਤੁਸੀਂ ਤੁਸੀਂ ਮੰਨਲੋ ਅੱਧਾ ਮੀਟਰ ਕੱਪੜਾ ਲਓ

ਅੱਧਾ ਮੀਟਰ ਮਤਲਬ ਕੀ ਹੁੰਦਾ ਸਤਾਰਾਂ ਇੰਚ ਕੱਪੜਾ ਨਾ ਨਾ ਠਾਰਾਂ ਇੰਚ ਉੰਨੀ ਇੰਚ

ਉੰਨੀ ਦੂਣਾ ਅੱਠਤੀ ਮੀ ਇੱਕ ਮੀਟਰ ਹੁੰਦਾ ਊਂਤਾਲੀ ਇੰਚ ਦਾ

ਤੇ ਉਹਦਾ ਅਸੀਂ ਅੱਧਾ ਮੀਟਰ ਕੱਪੜਾ ਲੈ ਲੈਣੇ ਹਾਂ ਅੱਧੇ ਮੀਟਰ ਨੂੰ ਕੱਪੜੇ ਨੂੰ ਅਸੀਂ double ਕਰ ਲੈਂਦੇ ਹਾਂ double ਕਰ ਲਿਆ ਚੋੜਾ ਨੀ ਕੀਤਾ

ਹਾਂਜੀ ਕਿੰਨਾ ਰਿਹ ਗਿਆ ਨੋ ਨੋ ਨੋ ਨੋ ਇੰਚ ਆ ਗਿਆ ਨਾ ਹਮ double ਹੋਗਿਆ

ਅੱਛਾ ਇੱਕ ਪਾਸਾ ਬੰਦ ਹੁੰਦਾ ਉੱਧਰੋਂ ਨੀ ਜਿਹੜੇ ਦੋਨੋ ਪਾਸੇ ਖੁੱਲੇ ਨੇ ਪਹਿਲਾਂ ਦੋਨੋ ਪਾਸੇ ਸੀਨ ਮਾਰਨੀ ਦੋਨੋ ਪਾਸੇ

ਇਹ ਖੁੱਲਾ ਹੋਇਗਾ ਇੱਧਰੋਂ ਵੀ open ਹੋਇਗਾ ਵੀ ਉਹ ਹਿੱਸਾ ਬਿਲਕੁਲ ਬੰਦ ਹੋਇਗਾ ਉੱਪਰਲਾ ਹਿੱਸਾ ਖੁੱਲਾ ਰਿਹ ਗਿਆ

ਬੰਦ ਹੋਗਿਆ ਮਤਲਬ ਦੋ ਸੀਨਾ ਮਾਰਤੀਆਂ ਤੇ ਇੱਕ ਬੰਦ ਹੈ

ਤੇ ਉੱਪਰ ਵਾਲਾ ਖੁੱਲਾ ਰਿਹ ਗਿਆ ਨਾ ਉਹਨੂੰ ਥੋੜਾ ਜਿੰਨਾ ਨਾ ਜਿੰਨੀ ਆਪਣੀ ਕੱਛੇ ਦੀ ਮਤਲਬ ਕੇ ਅਸੀਂ ਲੰਬਾਈ ਰੱਖਣੀ ਹੈ ਉਹਨੂੰ ਇੰਚ ਉੱਧਰੋਂ ਦੋਨੋ ਪਾਸੇ center ਚ ਰੱਖ ਲੈਣਾ ਕੱਪੜਾ ਕਿੰਨੀ ਸਾਡੀ length ਕਛੇਰੇ ਦੀ ਹੈਗੀ ਏ ਉਹਨੂੰ ਫ਼ੇਰ ਅਸੀਂ center ਚ ਸੀਨ ਮਾਰ ਲੈਣੀ ਟੇਢ਼ਾ ਕਰਕੇ

ਟੇਢ਼ਾ ਕਰਕੇ ਇਹਨੂੰ ਸੀਨ ਮਾਰ ਲੈਣੀ ਹੈ ਫ਼ੇਰ ਉਹ ਕੱਛਾ ਸੀਨਾ ਮਾਰ ਕੇ ਫ਼ੇਰ ਅਸੀਂ ਮਤਲਬ ਕੀ ਪੂਰੀ ਲੰਬਾਈ ਰੱਖ ਲੈਣੀ ਹੈ ਆਪਣੀ ਫ਼ੇਰ ਅਸੀਂ cutting ਕਰਨੀ ਉਹਨੂੰ

cutting ਕਿਹੜੇ ਪਾਸੇ ਕਰੋਗੇ ਬੰਦ ਵਾਲੇ

ਹਾਂਜੀ ਉੱਪਰੋਂ cutting ਕਰਨੀ ਹੈ or ਥੱਲੇ ਜਿਹੜਾ ਜਿਹਨੂੰ ਸੀਨ ਨਹੀ ਵੱਜੀ ਹੋਈ ਬਿਲਕੁਲ ਦੁਹਰਾ ਸੀਗਾ ਜਿਵੇਂ ਸੀਨ ਨਹੀਂ ਵੱਜੀ ਹੋਈ ਉਹਨੂੰ ਅਸੀਂ

ਹਾਂਜੀ ਫ਼ੇਰ ਅਸੀਂ ਉਹਨੂੰ ਪੱਟ ਕੱਪੜਾ ਲਾ ਕੇ ਨੀਚੇ double ਉਹਨਾ ਨੂੰ ਅਸੀਂ ਸਲਾਈ ਕਰ ਲਵਾਂਗੇ ਇਹ ਸਾਡਾ

ਪੌਂਚੇ ਬਣਾਉਣੇ ਕੱਛੇ ਦੇ ਹਾਂਜੀ ਥੱਲੇ ਲੀਰ ਲਾ ਕੇ ਨਾ ਚੌੜੀ ਤੇ ਉਹਨੂੰ ਅਸੀਂ ਹੋਰ ਮਤਲਬ ਕੀ ਸਾਇਡਾ ਤੇ ਸੀਨਾ ਮਾਰਨੀਆ ਨੇ ਦੋ ਦੋ ਤਿੰਨ ਤਿੰਨ ਇੱਕ ਉੱਪਰ ਸੀਨ ਮਾਰਨੀ ਹੈ ਦੋ ਦੋ ਸੀਨਾ ਨੀਚੇ ਮਾਰਨੀਆ ਨੇ ਤੇ ਦੋਨੋ ਤਰਫ਼ ਅਸੀਂ ਸਾਡਾ ਸੀਨ ਮਾਰ ਕੇ ਸਾਡਾ ਕਛੇਰਾ ਤਿਆਰ ਹੋਜੇਗਾ ਨਹੀਂ ਮੇਰੀ ਗੱਲ ਸੁਨੋ ਤੁਸੀਂ ਕਿਹ ਰਹੇ ਹੋ ਅਸੀਂ ਇਹਦੀ ਪੱਟੀ ਕੱਟਣੀ ਹੈ ਪੌਂਚੇ ਵਾਸਤੇ ਵਿੱਚੋਂ ਨੀ ਪੌਂਚਾ ਕੱਡ ਸਕਦੇ ਤੁਸੀਂ ਵਿੱਚੋਂ ਤੇ ਕੱਟ ਪਾਉਣਾ ਹੀ ਪਾਉਣਾ ਅਸੀਂ

ਜੇ ਵਿੱਚੋਂ ਮੋੜੋਗੇ ਤਾਂ ਕ੍ਛੇਰਾ ਛੋਟਾ ਹੋਜੇਗਾ ਜੇ ਪਹਿਲਾਂ ਹੀ ਫਾਲਤੂ ਰੱਖ ਲਈਏ ਨਾ ਨਾ ਫਾਇਦਾ ਕੋਈ ਨੀ ਉਹ ਫ਼ੇਰ ਆਹ ਚੀਜ਼ ਨਾ ਕਛੇਰੇ ਦੀ ਇੱਥੋਂ ਆਹ ਜਿਹੜੀ ਪੱਟ ਬਣਦੇ ਨੇ ਨਾ ਉਹ ਚੀਜ਼ ਨੀ ਸਹੀ ਨੀ ਬਣਦੀ ਖਿਚ ਪੈਂਦੀ ਹੈ ਥੱਲੇ ਜਿਵੇਂ ਅੱਜਕਲ ਪੱਟੀ ਦੇ ਬਣੇ ਆ ਉਹਨੂੰ ਕ੍ਛੇਰਾ ਹੀ ਬੋਲਦੇ ਬੋਲਿਆ ਜਾਂਦਾ ਨਹੀਂ ਤਾਂ ਕੱਛਾ ਬਣਜੇਗਾ ਕੱਛਾ ਨੂੰ ਸੀਨ ਮਾਰਲੋ ਉਹ ਕੱਛਾ ਬਣਜੇਗਾ ਅੱਛਾ ਮਤਲਬ ਕਛੇਰੇ ਵਾਸਤੇ ਅਲੱਗ ਪੱਟੀ ਕੱਟਣੀ ਪੈਂਦੀ ਹੈ ਤੇ ਜਿਹੜਾ ਵਿੱਚੋਂ

ਅਮ੍ਰਿਤਧਾਰੀ ਕੱਛੇ ਦੇ ਵਿੱਚ ਪੱਟੀ ਰੱਖਣੀ ਪੈਂਦੀ ਹੈ

ਕਲਾਸਾਂ ਹੀ ਲਾਲੋ ਤੁਸੀਂ ਤੇ ਮੈਨੂ ਫ਼ੇਰ ਸਲਾਈਆਂ ਦੀ student ਲੈ ਆਓ ਨਾਲ ਅਸੀਂ ਸਿੱਖ ਲੈਂਦੇ ਹਾਂ

ਠੀਕ ਹੈ ਇਹ ਤਾਂ class

ਨਾਲ ਮਾਸੀ ਦੀ ਕਮਾਈ ਨਾਲ ਮੈਂ ਵੀ ਸਿੱਖ ਲਵਾਂਗੀ free ਹਾਂਜੀ ਤੁਸੀਂ ਮੇਰੇ ਕੋਲ ਹੀ ਆ ਜਾਣਾ ਤੁਹਾਨੂੰ ਮੈਂ ਦੱਸ ਦਿਆਂਗੀ ਠੀਕ ਏ

ਠੀਕ ਹੈ ਪਹਿਲਾਂ ਤੇ ਮੈਂ ਖੋਲਿਆ ਹੋਇਆ ਸੀ ਸਕੂਲ

ਸੋਨੀਆ ਗੁਨਾ ਬੱਚੇ ਮੇਰੇ ਛੋਟੇ ਸੀ ਅੱਠ ਅੱਠ ਨੋ ਦਸ ਕੁੜੀਆਂ ਮੇਰੇ ਕੋਲ ਆਉਂਦੀਆਂ ਸੀ ਸਲਾਈ ਸਿੱਖਣ

ਕੀ ਲੇਂਦੇ ਸੀ ਹੈਂ ਬੱਚੇ ਜੋ ਦੇ ਦਿੰਦੇ ਸੀ ਸੋਨੀਆ ਦੀਆਂ friend ਸੀ ਕੁੰਨਾ ਦੀਆਂ friend ਸੀ ਉਹ ਆਉਂਦੀਆਂ ਸੀ ਕਹਿੰਦੀ ਸੀ aunty ਮੈਨੂੰ ਸਲਾਈ ਸਿਖਾਓ ਸਲਾਈ ਸਿਖਾਓ ਉਸ time ਸੋ ਰੁਪਇਆ ਦਿੰਦੀਆਂ ਹੁੰਦੀਆਂ ਸੀ ਸਾਰਾ ਹਾਂ ਕਿੰਨੇ time ਦੀ ਗੱਲ ਹੈ ਸਮ੍ਝ੍ਲੋ ਚਾਲੀ ਸਾਲ ਹੋਗੇ ਆ ਮਾਸੀ

ਬਹੁਤ ਜਿਆਦਾ ਤੇ ਹੁਣ ਅਸੀਂ ਕਦੀ ਬਜਾਰੋਂ ਸੂਟ ਸਵਾਇਆ ਹੀ ਨਹੀ ਤੇ ਮੇਰੀ ਨੂਹ ਆ ਉਹ ਵੀ ਆਪਣੇ ਆਪੇ ਹੀ ਸੀ ਲੈਂਦੀ ਹੈ ਵਧੀਆ ਤੋਂ ਵਧੀਆ ਸੀ ਲੈਂਦੀ ਹੈ ਫ਼ਰਾਕਾਂ

ਨੂੰਹ ਵੀ ਚੰਗੀ ਮਿਲ ਗਈ ਹੁਣ ਸਲਾਈ ਕਢਾਈ ਵਾਲੀ

ਤੁਹਾਡੇ ਕੋਲ ਦੁਕਾਨ ਵੀ ਹੈਗੀ ਹੈ ਸਾਰੀ ਜਗ੍ਹਾ ਵੀ ਹੈਗੀ ਹੈ ਤੁਸੀਂ boutique ਹੀ ਖੋਲ ਲਓ ਸਾਡੇ ਹੀ ਸੂਟ ਸਿਲ ਦਿਆ ਕਰੋ ਨਾਲ

ਇਹ ਵੀ ਗੱਲ ਠੀਕ ਹੈ ਹੋਰ ਜੇ ਘਰ ਦੇ ਹੀ tailor ਨੇ tailor ਇੱਕ ਰੱਖ ਲੈਣਾ or ਇੰਨੀ ਅੱਛੀ ਤੁਹਾਨੂੰ ਆਉਂਦੀ ਹੈ boutique ਖੋਲ ਲਓ local ਘਰ ਦੇ ਥੋਨੂੰ

ਮੈਂ ਤਾਂ cutting ਮੈਂ ਕਰਦਿਆਂ ਕਰਾਗੀ ਸੂਟ ਤੇ ਹੋਰ ਤੁਸੀਂ ਸੂਟ ਸੀ ਦਿਆ ਕਰੇਗੀ

ਮਾਸੀ ਗੱਲ ਤੇ ਉਹੀ ਹੋਈ ਨਾ cutting ਕਰਨ ਲਈ tailor ਰੱਖ ਲੋ ਪਹਿਲੇ ਇੱਕ ਰੱਖੋ

ਮਾਸੀ cutting ਹੀ ਤੇ ਕਰਨਾ ਹੁੰਦਾ tailor ਤਾਂ ਸਿਰਫ ਸਲਾਈ ਮਾਰਦਾ

ਫੇਰ ਬੰਦਾ ਦੋ tailor ਰੱਖਦਾ ਤਿੰਨ ਰੱਖਦਾ ਇਸ ਤੋਂ ਚੰਗਾ

ਹੁੰਦੀ ਦਰਜ਼ੀ ਨੇ ਉੱਥੇ ਬੈਠੇ ਹੋਏ ਹੁਣ ਸਾਡੇ ਸਾਹਮਣੇ ਇੱਕ tailor ਦੀ ਦੁਕਾਨ ਹੈ ਉਹਨੂੰ cutting ਖਾਸ ਆਉਂਦੀ ਨੀ ਹੈ

ਉਹਨੇ ਇੱਕ ਦਰਜ਼ੀ ਰੱਖਿਆ ਹੋਵੇ ਨਾਲ ਉਹ

ਆਪ ਖੜਾ ਹੋਇਆ ਫਿਰਦਾ ਰਹਿੰਦਾ ਬਾਹਰ or ਉਹਨੂੰ ਸਿਲਦਾ ਰਹਿੰਦਾ ਜਿਹੜੀ ਕਮੀਆਂ ਪੈ ਜਿਹੜੇ ਸੂਟ ਖਰਾਬ ਹੁੰਦੇ ਨੇ ਖੁਦ ਉਹਦੇ ਦੁਕਾਨਦਾਰ ਦੇ ਕੱਟੇ ਹੁੰਦੇ ਨੇ ਜਿਹੜੇ